ਇਸ ਫੋਟੋ ਵਿੱਚ ਇੱਕ ਜਗਹਾ ਹੈਗਾ ਜਿੱਥੇ ਕਿ ਇੱਕ ਘਰ ਹੈਗਾ ਘਰ ਦੇ ਬਾਹਰ ਟਾਈਲਾਂ ਲੱਗੀਆਂ ਹੈਗੀਆਂ।

ਜੋਕੀ ਅੱਲਗ ਅੱਲਗ ਰੰਗਾ ਦਾ ਹੈਗਾ ਅਤੇ ਲਾਗੇ ਬੂਟਾ ਵੀ ਲੱਗਾ ਹੋਇਆ ਹੈਗਾ।

ਵਿਚਕਾਰ ਇੱਕ ਛਾਪੜ ਵੀ ਹੈਗਾ ਜਿਸ ਦੇ ਲਾਗੇ ਬਹੁਤ ਗੰਦਗੀ ਹੈਗੀ।

ਹੋਰ ਵੀ ਟਰਾਲੀ ਪਿਆ ਹੈਗਾ ਇਸ ਦੇ ਲਾਗੇ ਦੋ ਬੰਦੇ ਖੜੇ ਹੈਗੇ।

ਜਿਥੇ ਬਹੁਤ ਸਾਰਾ ਲੱਕੜ ਦਾ ਖਾਨਾ ਬਣਿਆ ਹੈ ਖਾਨਿਆਂ ਦੇ ਵਿੱਚ ਬਹੁਤ ਸਾਰਾ ਸਮਾਨ ਪਿਆ ਹੋਇਆ ਹੈਗਾ।

ਜਿਨ੍ਹਾਂ ਵਿੱਚ ਮੋਬਾਈਲ ਹੈਗੇ ਡੱਬੇ ਅਲੱਗ ਅਲੱਗ ਰੰਗਾਂ ਦੇ ਵਿੱਚ ਹੈਗੇ।

ਜੀਥੇ ਗੀ ਇੱਕ ਜਿਮ ਬਣਿਆ ਹੈਗਾ ਜਿਮ ਦੇ ਅੰਦਰ ਥੱਲੇ ਮੈਟ ਲੱਗਾ ਹੈਗਾ ਜੋ ਕਿ ਬਲੈਕ ਅਤੇ ਸਕਿਨ ਕਲਰ ਦਾ ਹੈਗਾ।

ਜਿਮ ਦੇ ਅੰਦਰ ਬਹੁਤ ਸਾਰੀ ਮਸ਼ੀਨਾ ਵੀ ਪਈਆਂ ਹੈਗੀਆਂ ਉੱਪਰ ਦੋ ਪੱਖੇ ਵੀ ਲੱਗੇ ਹੋਏ--

ਚੇਅਰ ਪਈ ਹੈਗੀ ਚੇਅਰਾ ਉੱਪਰ ਬਹੁਤ ਸਾਰੇ ਬੱਚੇ ਬੈਠੇ ਹੋਏ ਹੈਗੇ ਜੋ ਕਿ ਪੜ ਰਹੇ ਹੈਗੇ।

ਕੱਚ ਦਾ ਬਣਿਆ ਹੈਗਾ ਜਿਸ ਦੇ ਅੰਦਰ ਬਹੁਤ ਸਾਰੀਆਂ ਟਰੇਵਾ ਹੈਗੀਆਂ।

ਇੱਕ ਸਾਈਡ ਤੇ ਗੱਡੀਆਂ ਲੱਗੀਆਂ ਹੈਗੀਆਂ ਅਤੇ ਦੁੱਜੀ ਸਾਈਡ ਤੇ ਮੋਟਰਸਾਈਕਲ ਸਕੂਟ੍ਰਿਆਂ ਲੱਗੀਆਂ ਹੋਈਆਂ ਹੈਂ।

ਅਤੇ ਦੋ ਕੁਰਸੀਆਂ ਲੱਗੀਆਂ ਹੈਗਿਆਂ ਓਹ ਵੀ ਕਾਲੇ ਰੰਗ ਦਿਆਂ ਹੈਂਗੀਆਂ ਅਤੇ ਵਿਊ ਬਹੁਤ ਵ--